ਬਾਕੀ ਏ ਨਾ school time ਦੇ ਵਿਚ ਜਿਨ੍ਹਾਂ ਬੱਚਾ ਸਿੱਖ ਲੇ ਸਿੱਖ ਲੇ ਅਗੇ ਵੀ ਜਾਕੇ ਬੱਚੇ ਨੂੰ ਇਸ ਚੀਜ਼ ਦਾ ਬਹੁਤ ਜਿਆਦਾ benefit ਹੋ ਜਾਂਦਾ ਕਿ ਬੱਚਾ ਖੁਦ earning ਕਰ ਸਕਦਾ ਹੈ ਐਸ line ਚ ਜਾਕੇ

ਕਰ ਸਕਦਾ ਹੈ ਕਲ ਤਕ ਹੁਣ plus two ਤਕ ਦੇਖੋ ਹੁਣ ਆਪਾ practical ਬੱਚਿਆਂ ਨੂ ਕਰਵਾਣੇ ਹਾਂ plus two ਤਕ mostly syllabus ਬੱਚਿਆਂ ਦਾ topic syllabus ਦੇ ਵਿਚ cover ਹੋ ਜਾਂਦੇ ਹੈ ਬੱਚਿਆਂ ਦੇ mostly ਹੋਜਾਂਦੇ।

ਬੱਚਾ basic ਜੇ ਸਿੱਖਣ ਵਾਲਾ ਬੱਚਾ basic ਪੂਰਾ ਸਿੱਖ ਲੈਂਦਾ ਹੈ ਆਪਣਾ ਪੂਰਾ plus two ਤਕ ਜਿਵੇ ninth ਤੋਂ plus two ਤਕ ਜੇ beauty ਰਖੀ ਹੈ ਨਾ plus two ਤਕ and ਅਪਣਾ bridal makeup ਤਕ ਬੱਚਾ ਸਬ ਸਿੱਖ ਜਾਂਦਾ ਹੈ ਅਗਰ ਬੱਚਾ ਸਿੱਖਾਂਵਾਲਾ ਹੋਵੇ ਬਿਲਕੁਲ ਜੀ ਬਿਲਕੁਲ

visits ਦਾ ਵੀ main motive ਏ ਹਨਾ ਚਲੋ ਆਪਾ ਤੇ ਆਪਣੇ syllabus ਦੇ ਹਿਸਾਬ ਨਾਲ ਕਰਵਾ ਲੈਨੇ ਹਾਂ saloon ਚ visit ਕਰਵਾਆਨੇ ਹਾਂ ਬੱਚਿਆਂ ਨੂ ਇਕ ਏ ਪਤਾ ਲਗਦਾ customer ਕਿਸੇ ਨਾਲ ਕਿੰਝ deal ਕਰਨੀ ਆ ਨਾਲੇ ਓਥੇ ਦਾ atmosphere ਵੇਖ ਕੇ ਬੱਚਾ ਹੋ ਜਾਂਦਾ ਹੈ ਹਾਂ ਆਪਾ ਹਾਂ ਆਪਾ ਕਿੰਝ dress up ਹੋਣਾ ਵਾ ਯਾ whatever ਬੜਾ ਕੁਝ ਸਿੱਖਣ ਨੂ ਮਿਲਦਾ ਬੱਚਿਆਂ ਨੂ

ਬੱਚੇ excited ਵੀ ਬਹੁਤ ਜ਼ਿਆਦਾ ਹੁੰਦੇ ਹੈ visit ਤੇ ਜਾਣ ਵਾਸਤੇ

ਸਿੱਖਣ ਹਾਂਜੀ ਬਿਲਕੁਲ visit ਤੇ ਇਨਾ ਦੀ ਸਾਰੀ attendance ਫੁਲ ਹੁੰਦੀ ਹੈ ਮੈਂ ਤੇ ਏਹੀ ਕਿਆ ਇਨਾ ਨੂ ਇਕ ਦਿਨ ਪਹਲੇ ਦਸ ਦੋ ਕਿ ਆਪਾ saloon ਜਾਣਾ ਵਾ ਏ ਸਾਰੀ ਦੀ ਸਾਰੀ attendance complete ਹੁੰਦੀ ਹੈ ਇਨਾ ਦੀ

madam ਜੀ ਹੁਣ third visit ਕਦੋ ਜਾਏਗਾ ਮੈ ਕਿਆ ਹੁਣ ਨਈ ਹੁਣ third visit ਹੁਣ next year ਚਲਾਂਗੇ ਆਪਾ

ਪਤਾ ਹੈ ਕਿ ਆਪਾ saloon ਵੀ ਓਦਾਂ ਦਾ ਹੀ select ਕਰਦੇ ਹਾਂ ਕਿ saloon ਅੱਛਾ ਹੋਏ ਕਿ facilities ਅੱਛੀਆਂ ਹੋਣ ਬੱਚਿਆਂ ਨੂ ਕੁਝ ਦੇਖਣ ਨੂ ਮਿਲੇ ਸਿੱਖਣ ਨੂ ਮਿਲੇ ਹੁਣ ਐਵੇ Madam ਗੇੜਾ ਜੇਹਾ ਕਟਾਨ ਦਾ ਵੀ ਕੋਈ ਫਾਇਦਾ ਨਈ ਹੁੰਦਾ ਬੱਚਿਆਂ ਨੂ

ਹਮੇਸ਼ਾ mam ਏਹੀ ਕੋਸ਼ਿਸ਼ ਰਹਿੰਦੀ ਹੈ ਭੀ ਬੱਚਾ ਇਕ ਅਲਗ saloon ਜਾਵੇ ਨਾਲੇ ਕਿਉਂਕਿ ਪਿੰਡਾਂ ਵਾਲੇ ਬੱਚਿਆਂ ਨੂ ਐ facilities ਨਈ ਹੁੰਦੀਆਂ।

ਤੁਸੀ ਫ਼ਤਿਹਾਬਾਦ ਤੋਂ ਬੋਲ ਰਏ ਹੋ ਇਸ time ਹਾਂ ਮੈ ਫਤਿਆਬਾਦ girls ਤੋਂ ਬੋਲ ਰਹੀ ਹਾਂ

ਏਥੇ ਕੋਈ ਨਈ ਹੈਗਾ saloon ਭੀ ਜਿਥੇ ਬੱਚੇ ਕੁਝ extra ਸਿੱਖ ਸਿਕਣ ਜਿੰਝ local parlor ਆਮ ਹੁੰਦੇ ਹ ਸਿਰਫ ਓਹੀ ਚੀਜ਼ ਹੈਗੀ ਆ

ਨਹੀਂ ਹੋਂਦਿਆਂ local parlor ਵਿੱਚ ਵੀ ਜਿਨ੍ਹਾਂ ਆਪਾ ਵੱਡੇ saloon ਤੇ ਜਾਕੇ ਬੱਚਿਆਂ ਨੂ ਹੁੰਮ ਏ ਤੇ ਹੈ ਹੀ ਜੀ ਹਾਂਜੀ ਏ ਤੇ ਗੱਲ ਹੈਗੀ ਹੈ ਅੱਛਾ madam ਹੋਰ ਦੱਸੋ ਜਿੰਜ ਤੁਸੀ ਜਿੰਜ grant ਤੇ ਤੁਸੀ ਅਪਣੀ proper use ਕਰ ਲਈ ਹੂਣੀ ਤੇ U C ਵਗੈਰਾ ਭੇਜ ਤਾ ਇਨਾ ਦਾ ਭੀ ਆਪਾ complete ਕਰ ਲੀ ਆ ਹਾਂਜੀ madam ਉਹ ਇਕ ਵਾਰੀ ਤਾ ਹੋ ਗਏ ਸੀ sign ਆਪ ਕਿ ਕਹਿੰਦੇ grant ਵਾਲੇ rupees ਜੇੜੇ ਆਪ use ਕਰਦੇ ਹਾਂ

ਸੀ ਨਾ ਕਹਿੰਦੇ U C complete ਕਰ ਕੇ ਭੇਜੋ ਭੀ ਤੁਸੀ grants use ਕਰ ਲਈਆਂ ਨੇ ਸਾਰੀਆਂ ਅਪਣੇ field visit ਦੀ ਤੇ guest lecture ਦੀ

ਅੱਛਾ ਇਕ ਹੋਰ ਗੱਲ ਦਸੋ ਜੇੜੀ guest lecture ਦੀ ਜੇੜੀ ਅਪਣੀ grant ਆਈ ਸੀ ਵੀ ਹਜਾਰ ਤੇ ਮਾਰਚ ਦਾ ਅਪਣਾ ਜੇੜਾ pending ਹਾ ਹੁਣ ਤਾੜਾ ਹੋ ਗਿਆ ਕੇ pending ਹਾ ਅਜੇ ਤਕ pending ਹੀ ਹੋਣਾ ਮਾਰਚ ਦਾ ਤੇ ਸਬ ਦਾ ਹੀ

ਨਹੀਂ ਹੈਗਾ ਮੇਰਾ ਮੈਂ ਕਰਵਾ ਲਿਆ feb ਚ ਆ ਹੁਣੀ ਕਰਵਾਇਆ ਦੋ ਚਾਰ ਦਿਨ ਪਹਿਲਾ ਹੀ

ਕੀਤੀ ਸੀ ਹਾਂਜੀ ਮੈਂ ਉਹ sir ਨਾਲ ਗੱਲ ਕੀਤੀ ਸੀ sir ਬੀ ਏਦਾਂ ਕਰਕੇ ਬਈ ਮਾਰਚ ਦੇ ਵਿਚ ਤਾ mostly ਬੱਚੇ free ਹੋ ਜਾਂਦੇ ਹੈ ਕਿ ਆਪਾ ਫਿਰ ਕਿਵੇਂ ਕਰੀਏ guest lecture ਦਾ ਤੇ sir ਕਹਿੰਦੇ ਬਈ ਕੋਈ ਗੱਲ ਨੀ ਆਪਣੀ advance ਕਰਵਾ ਲੋ ਫਿਰ ਬੱਚਿਆਂ ਨੂ ਵੀ ਕੁਝ benefit ਹੋਏ ਬੀ ਚਲੋ ਓਨਾ ਦਾ ਵੀ ਕੋਈ ਮਿਸ ਨਾ ਹੋਏ guest lecture

ਠੀਕ ਹੈ ਪਰ ਮੇਰਾ ਹਜੇ ਸਾੜੀ principal mam ਨੇ ਨਈ ਨੀ ਕਿਆ ਕਹਿੰਦੇ ਨਈ advance ਨਈ ਕਰਾਨਾ ਜਿਸ according ਆਯਾ ਉਂਝ ਹੀ ਕਰਵਾਣਾ ਵਾ

ਗੱਲ ਕੀਤੀ ਸੀ sir ਨਾਲ ਹਾਂਜੀ ਭਾਈ sir ਕਹਿੰਦੇ ਭੀ ਕੋਈ ਗੱਲ ਨਈ ਕਰਵਾ ਲੋ

ਮੈਂ ਤੀਨ ਹੀ ਕਰਵਾਏ guest lecture ਬੱਚਿਆਂ ਦੇ ਜਿਦਾ ਨਈ ਤੇ ਪਰ ਤਾੜੀ ਤੀਨ ਕਿਦਾ ਬਚੀ ਆਇਆ ਤੇ ਚਾਰ ਚਾਰ ਦੇ ਹਿਸਾਬ ਨਾਲ ਹੀ ਹੈ ninth ਦੀ।

ਉਹ ਆਪਾ ਪਤਾ ਕਿ ਹੈ ਜਿਦਾ ਹੁਣ ਜਿਦਾ madam qualification ਆਪਾ ਦੇਖਦੇ ਹਾਂ ਹਨਾ

ਨਈ ਤੇ ਪਰ ਹੈਡ ਦਾ ਤੇ five hundred ਹਨਾ ਪਰ lecture ਕਿ ਤੁਸੀ ਜ਼ਿਆਦਾ pay ਕਰ ਰੇ ਹੋ। ਨੀ ਨੀ ਜ਼ਿਆਦਾ ਨੀ ਕਰ ਰੀ mam ਮੈਂ ਜਾਂਦਾ ਨਹੀਂ ਕਰਰਾਹੀ ਹਮ five hundred ਬੀ ਕਿਸੇ ਨੂ ਜਿਦਾ ਹੁਣ ਮਨ ਲੋ mam ਕਿਸੇ ਦੀ master degree ਹੈ ਆਪਾ ਊਨਾ ਨੂ experience ਜ਼ਿਆਦਾ ਹੈ ਊਨਾ ਦਾ ਹਨਾ

ਆਪਾ ਏ ਸਬ ਚੀਜ਼ਾਂ ਨੋਟ ਕਰਦੇ ਹਨਾ guest lecture teacher ਦਿਆਂ ਉਸ according ਜਿਵੇ ਪੁਆ ਰਾਏ ਹਾਂ payment

ਉਹੀ ਗੱਲ ਤੇ ਕਰ ਰਹੀ ਹੈਨਾ ਜੇਨਜ ਵੀ spoke ਜੇ ਉਹ master's degree ਵੀ ਹੈ ਓਨੂੰ experience ਵੀ ਹੈਗਾ ਤੇ but ਆਪਾ ਨੂ five hundred ਹੀ pay ਕਰ ਰੇ ਹਾਂ ਹਾਂਜੀ ਹਾਂਜੀ five hundred master's degree ਹੋਵੇ ਤੇ ਅਪਣੇ then ਓਨਾ ਦਾ experience ਜ਼ਿਆਦਾ ਹੋਵੇ

ਇਕ time ਚ ਊਨਾ ਨੂ ਆਪਾ five hundred pay ਕਰ ਰਾਏ ਹਾਂ ਇਸ time

ਮਾਰਚ ਚ ਤੇ ਫਿਰ sir ਨਾਲ ਗੱਲ ਕਰ ਲੀ ਸੀ ਨਾ ਅਸੀਂ ਪਹਿਲਾ ਭੀ sir ਅਸੀਂ advance ਕਰਵਾ ਸਕਦੇ ਹਾਂ ਫੈਬ ਚ ਭੀ ਚਲੋ sir ਕਹਿੰਦੇ ਕਰਵਾ ਲੋ ਸਾੜੇ principal sir ਨੇ ਕਰਤੀ ਸੀ ਹਾਂ ਫਿਰ ਅਸੀਂ ਫੈਬ ਚ ਕਰਵਾ ਲਈ ਸੀ ਅੱਛਾ ਤੇ ਸਾਡਾ ਹਜੇ pending ਪਿਆ ਤੇ ਸਾੜੇ ਤੇ district coordinator ਨੇ ਵੀ allow ਕੀਤਾ ਭੀ ਤੁਸੀ ਫੈਬ ਚ ਕਰਾ ਲੋ ਮਾਰਚ ਦਾ ਕਹਿੰਦੇ ਮਾਰਚ ਦਾ ਮਾਰਚ ਹੀ ਕਰਵਾਣਾ

ਤੇ ਓ ਸਾੜੀ ਤੇ ਹਜੇ pending ਪਈ ਹੂਈ ਹੈ

ਹਾਂ ਫੇਰ ਹੁਣ plus two ਦਾ ਤੇ ਹੋਏਗਾ ਨੀ

plus one ਦਾ ਹੀ ਹਾਂਜੀ ਹੋ ਸਕਦਾ ਹੈ ਓਹੀ ਹੋ ਸਕਦਾ ਹੈ ਹੁਣ ਤਾ ਫੇਰ plus two ਵਾਲਿਆਂ ਨੂ free ਕਰਤਾ ਹੋਏਗਾ school ਤੋਂ ਤੁਆਡੇ ਹੁਣ ਤਾ exam ਚਲ ਰਏ ਹਾ ਹਾਂਜੀ ਹੁਣ ਤੇ exam ਹੋ ਰੇ ਨੇ ਨਾ ਤੇ guest lecture ਤੁਸੀ ਕਿ topic cover ਕਰਵਾਂਦੇ ਹੋ for example topic madam mostly ਮੇਰੀ ਕੋਸ਼ਿਸ਼ ਐ ਰਹਿੰਦੀ ਹੈ ਕਿ ਜੋ ਬੱਚੇ ਦੇ syllabus ਦੇ ਵਿਚ ਹੈ ਆਪਾ ਓਹੀ ਕਰਵਾਣੇ ਹਾਂ ਬੱਚਿਆਂ ਨੂ mostly ਤੇ ਬਸ ਕੁਝ ਇਦਾ ਹੁੰਦਾ ਹੈ ਕਿ ਕੁਝ ਨਵਾਂ ਕਰਵਾ ਦੀਏ ਇਕ ਅੱਧਾ topic ਨਵਾਂ ਵੀ ਕਰਵਾਇਆ ਹੈ ਜਿਦਾ ਕਿ nail art

ਏ ਥੋੜਾ ਚਲੋ ਕਵਰ ਕਰਵਾ ਤਾ ਸੀ ਭੀ ਵਦੀਆ saloon ਵਾਲੇ ਜੇੜੇ ਆਂਦੇ ਹਾ ਜੇੜੇ guest lecture ਕਰਨ ਹਨਾ ਵੈਸੇ ਤੇ ਆਪਣੇ ਸਾਰੇ ਵਦੀਆ ਹੁੰਦੇ ਹਾ guest lecture teacher ਜੇੜੇ ਆਪਾ ਬੁਲਾਣੇ ਹਾਂ ਭਾਈ experience ਵਦੀਆ ਹੋਵੇ ਓਨਾ ਕੋਲੇ ਹਨਾ ਆਪਾ ਓਨਾ ਨੂ ਹੀ ਬਲੋਨੇ ਹਾਂ। but ਥੋੜਾ ਜਾ ਇਦਾ ਹੈ ਕਿ nail art ਦਾ nail extension ਦਾ ਅਜ ਕਲ ਜਿਆਦਾ ਇਨਾ ਚ ਹੋਇਆ ਪਿਆ ਹੈ ਨਈ ਨਈ nail extension nail art eyebrow extension ਵੀ ਬੜੀ ਚਲ ਰਈ ਹੈ

ਉਹ ਥੋੜਾ ਅਪਣਾ ਹੈ ਨੀ ਏਨਾ syllabus ਦੇ ਵਿਚ nail art ਤਕ ਤੇ ਹੈਗਾ extension nail extension ਹੈ ਜੋ ਅਪਨੇ syllabus ਚ ਹੈ ਨੀ ਹਾਂਜੀ ਉਹ ਨੀ ਹੈਗੀ ਹਾਲੇ syllabus ਚ ਅਪਨੇ

ਮਤਲਬ ਕਿ ਓ basically knowledge ਵਾਸਤੇ ਜਿਦਾ ਕਿ teacher ਦਸਦੇ ਸੀਗੇ guest lecture ਚ ਹਾਂਜੀ।

just suppose guest lecture ਵਾਲਾ ਆਯਾ ਹੈ ਆਪਾ ਬਾਹਰੋਂ ਬੁਲਵਾਇਆ ਹੈ ਤੇ ਓ ਜੇੜੇ product suppose ਮੇਰੇ facial ਦਾ demo ਦੇਣ ਆ ਰੀ ਹੈ guest lecture ਵਾਲੀ ਤੇ ਜਿਨੂੰ product ਦੇਣੇ ਅਪਣੇ lab ਚੋ ਹੀ ਦੇ ਰਏ ਹੋ ਯਾ ਓ ਅਪਣੇ ਲੈ ਕੇ ਆ ਰੇ ਨੇ ਖੁਦ। ਨਈ madam lab ਚੋ ਹੀ ਦੇ ਰਏ ਹਾਂ ਵੈਸੇ ਤਾਂ product

ਹਾਂਜੀ lab ਚੋ ਹੀ ਦੇਨੇ ਹਾਂ ਆਪਾ product guest lecture ਵਾਸਤੇ। ਹੁਣ nail extension ਦਾ ਉਹ ਤੇ ਫੇਰ ਉਹ ਆਪਣੀ ਲੈ ਕੇ ਆ ਰੇ ਹੋਣਗੇ ਨਾ

nail extension ਦਾ ਮੈ ਤੁਆਨੂ ਦਸ ਰੀ ਹਾਂ ਨਾ ਕਿ basically knowledge ਹੀ ਬੱਚਿਆਂ ਨੂ ਕਰਵਾਈ ਹੈ

ਹਾਂਜੀ nail art ਦਾ ਜਿਦਾ ਕਿ demo ਦੇ ਰਏ ਹਾ ਤੇ ਨਾਲ knowledge as a ਬੱਚਿਆਂ ਨੂ

ਭੀ basically knowledge ਨਾਲ ਨਾਲ ਓ ਮਤਲਬ ਕਿ ਓ ਆਪ ਹੀ ਕਰਵਾ ਰਏ ਸੀਗੇ nail art ਦੇ ਨਾਲ ਨਾਲ ਨਾਲ ਨਾਲ extension ਬਾਰੇ ਵੀ ਦਸੇ ਗਏ ਹਨਾ ਬੱਚੇ ਨੋਟ ਕਰੀ ਗਏ ਕਾਪੀਆਂ ਤੇ ਬਿਲਕੁਲ ਬਿਲਕੁਲ ਬੱਚੇ ਏਦਾਂ ਦੀ knowledge ਬਹੁਤ ਜ਼ਿਆਦਾ note ਕਰਦੇ ਹੈ ਜਿਦਾ ਹਨਾ

ਬਿਲਕੁਲ ਨਾਲੇ main motive ਹੀ ਏਨਾ ਦਾ ਸਰਕਾਰਾ ਦਾ ਏਹੀ ਹੈ ਭੀ ਇਨਾ ਨੂ visit ਕਰਾਓ guest lecture ਕਰਾਓ ਤਾਕਿ extra knowledge ਬੱਚਿਆਂ ਨੂ ਮਿਲੇ ਤਾਕਿ extra knowledge ਇਨਾ ਨੂ ਮਿਲ ਸਕੇ madam ਪਤਾ ਕਿ ਹੈ ਬੱਚੇ ਹੁਣ ਵੀ ਮੇਰੇ ਵਾਲੇ plus two ਵਾਲੇ ਸਬ ਕਹਿੰਦੇ ਕਿ madam ਅਸੀਂ ਉਸ line ਚ ਜਾਣਾ ਹੈ ਅਸੀਂ ਇਸ line ਚ ਜਾਣਾ ਹੈ ਜਿਦਾ beauty ਦੀ

ਅਪਣੇ ਵਾਸਤੇ ਖੁਸ਼ੀ ਦੀ ਗੱਲ ਹੁੰਦੀ ਹੈ ਹਨਾ ਕਿ ਬਚੇ ਚਲੋ ਬੜਾ interest ਲੈ ਰਏ ਨੇ ਇਸ line ਦੇ ਵਿਚ

ਕੀਤੇ ਮਾਰ ਨੀ ਖਾਂਦਾ ਬਿਲਕੁਲ ਬਿਲਕੁਲ ਜੇ ਬੱਚਾ ਸਿੱਖਣ

ਹਾਂਜੀ ਹਾਂਜੀ ਹਾਂਜੀ

ਬੱਚਾ ਕੁਝ ਸਿੱਖ ਜੇਗਾ ਕਲ ਨੂ ਸਾਨੂ ਵੀ ਯਾਦ ਕਰੇਗਾ ਭੀ ਹਾਂਜੀ madam ਹੈਗੇ ਸੀ ਸਿੱਖਾਂ ਕੇ ਗਏ madam ਹੈਗੇ ਸੀ ਸਿੱਖਾਂ ਕੇ ਗਏ ਸੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹੁਣ ਐ ਹੁਣ ਆਪਣੇ ਹੁੰਦਾ ਹੀ ਹੈ ਵਿਚ ਹੇਨਾ ਕਿ ਆਪਾ ਨੂ ਏਦਾਂ ਰਹਿੰਦਾ ਕਿ ਇਕ ਅੱਧਾ ਦਿਨ practical ਬੱਚਿਆਂ ਨੂ ਕਰਵਾ ਦਈਏ ਬਾਕੀ ਚਲੋ theory ਕਰਵਾ ਦਈਏ ਨਾਲ ਨਾਲ theory ਚ ਵੀ ਬੱਚਿਆਂ ਨੂ ਬਹੁਤ ਕੁਝ ਸਿਖਣ ਨੂੰ ਮਿਲਦਾ ਹੈ ਊਨਾ ਕਈ ਵਾਰੀ practical ਵਿੱਚ ਵੀ ਨਹੀਂ ਮਿਲਦਾ ਜਿਨ੍ਹਾਂ ਕਿ ਇਨਾ ਦੀ books ਤੇ theory ਦੇ ਵਿਚ ਵੀ ਬੜੀ knowledge ਦਿਤੀ ਹੁੰਦੀ ਹੈ ਬੱਚਿਆਂ ਦੀ theory ਦੇ ਵਿਚਗ ਵੀ ਹੇਗਾ ਬਿਲਕੁਲ ਐ ਗੱਲ ਤੇ ਹੈਗੀ ਹੈ ਹਾਂਜੀ ਐ ਨੀ ਹੈਗਾ ਕਿ ਪੂਰਾ week ਆਪਾ practical ਹੀ ਕਰਵਾਈ ਜਾਈਏ ਤੇ ਐ ਵੀ ਨੀ ਹੈਗਾ ਕਿ ਪੂਰਾ week ਆਪਾ ਬੱਚਿਆਂ ਨੂ theory ਵੀ ਕਰਵਾਈ ਜਾਈਏ ਹਨਾ।

ਹਾਂਜੀ ਹਾਂਜੀ ਜਿਦਾ ਕਿ ਕਿ ਹੁਣ theory ਕਰਵਾਤੀ ਬੱਚਿਆਂ ਨੂ ਠੀਕ ਹੈ theory ਤੋਂ ਬਾਅਦ ਜੇੜਾ ਕਿ chapter ਵਿਚ ਉਹ ਹੇਗੀ ਹੈ ਆਪਣੀ demo ਹੈ ਜਿਦੇ regarding ਆਪਾ theory ਬੱਚਿਆਂ ਨੂ ਕਰਵਾਈ ਹੈ ਓ ਨਾਲ ਨਾਲ ਬੱਚਿਆਂ ਨੂ demo ਕਰਵਾਂਦੇ ਰਹੋ ਤਾ ਬੱਚਿਆਂ ਨੂ ਜ਼ਿਆਦਾ ਸਮਝ ਆਂਦੀ ਹੈ ਏ ਗੱਲ ਤੇ ਬਿਲਕੁਲ ਸਹੀ ਗੱਲ ਆ ਹਾਂਜੀ ਏ ਨਾਲ ਨਾਲ ਏਦਾਂ ਨਾ ਕਿ ਮੇਰੀ thinking ਏ ਹੈ ਕਿ ਬੱਚਿਆਂ ਨੂ ਜਿਦਾ ਕਿ ਹੁਣ theory ਕਰਵਾਤੀ ਤੇ ਨਾਲ ਨਾਲ ਓਸੀ ਚੀਜ਼ ਦਾ demo ਕਰਵਾ ਦਿਤਾ ਜਾਵੇ ਨਾਲ ਨਾਲ ਕਯੋ ਬੱਚਿਆਂ ਨੂੰ ਜ਼ਿਆਦਾ ਸਮਝ ਲਗਦੀ ਹੈ ਇਸਤਰਾਂ ਐ ਗੱਲ ਤੇ ਬਿਲਕੁਲ ਸਹੀ ਹੈ ਤੁਆੜੀ ਨਾਲੇ ਬੱਚਾ interest ਨਾਲ ਸਿੱਖ ਲੈਂਦਾ ਹੈ ਨਾਲੇ ਜਦੇ theory ਦੇ ਨਾਲ practical ਚਲ ਜਾਂਦਾ ਵਾ ਉਹ cover up ਬੀ ਜਲਦੀ ਹੁੰਦਾ ਵਾ

ਨਈ ਮੇਰੇ plus two ਦੇ ਹੈਗੇ ਪੰਝ ਛ student ਜੇੜੇ ਅਗੇ ਯਾਨੀ ਜੀਝ graduation ਦੇ ਨਾਲ cosmetology ਦਾ subject ਰੱਖਣਾ ਚਾਉਂਦੇ ਨੇ ਭੀ work type

ਇਸ ਚੀਜ਼ ਤੇ ਬਾਹਰ ਵੀ ਜਾ ਸਕਦੇ ਹੋ ਬਾਹਰ ਵੀ ਇਨਾ ਦੀ ਬਹੁਤ ਜ਼ਿਆਦਾ demand ਹੈ international ਬਹੁਤ ਜ਼ਿਆਦਾ demand ਹੁੰਦੀ ਹੈ ਇਸ ਚੀਜ਼ ਦੀ ਅਜ ਕਲ ਤਾ beauty ਦੀ ਤਾ ਬਹੁਤ ਜ਼ਿਆਦਾ demand ਹੈ international ਵੀ

ਹੁਣ ਮੈਂ ਜੇੜੀ last visit ਕਰਾਈ ninth nine ਕਰਾਈ ਸੀ ਤੇ ਉਹ mam ਨੇ ਇਨਾ ਕਿ motivate ਕਿਤਾ ਮੇਰੇ ਤੇ ਤੀਨ ਚਾਰ student madam ਆਪਾ ਤੇ plus two ਕਰਕੇ ਬਸ academy ਹੀ ਜਾਣਾ ਵਾ ਨਾਲੇ ਓਥੇ atmosphere ਵਦੀਆ ਵਾ ਬੱਚੇ dress up ਹੋ ਕੇ।

mam ਇਨਾ ਨੂ visit ਹੀ ਤਦ ਕਰਾਈ ਦੀ ਹੈ ਕਿ ਤੁਆਨੁ ਪਤਾ ਲਗੇ ਬਾਹਰ ਬਚੇ ਕਿੰਝ ਰਹ ਰਏ ਨੇ ਯਾ ਕਿ atmosphere ਆ ਕਿਉਂਕਿ school ਚ ਤਾ ਸਿਰਫ ਓਨਾ ਕਿ ਰਹ ਜਾਂਦਾ ਬੱਚਾ ਜਿਨਾ ਆਪਾ ਦਸਦੇ ਹਾਂ ਬਿਲਕੁਲ madam ਜਿਦਾ ਕਿ ਘਰੇ ਰਹ ਜਾਂਦੇ ਹਾਂ ਨਾ ਆਪਾ ਬੱਚੇ ਓਦਾ ਹੀ ਰਹ ਜਾਂਦੇ ਹਾ school ਲਾਂ ਚ ਤਾ visit ਕਰਵਾਣੇ ਹੈਬੱਚਿਆਂ ਨੂ ਬਹੁਤ ਕੁਝ ਸਿਖਣ ਨੂ ਮਿਲਦਾ ਹੈ ਬੱਚਿਆਂ ਨੂ

teacher ਦੇਖੋ ਆਪਾ ਹਰ month new teacher ਬੁਲਾ ਰਏ ਹਾਂ guest lecture ਵਾਸਤੇ ਸਬਦਾ ਕਮ ਕਰਨ ਦਾ ਤਰੀਕਾ ਅਲਗ ਹੈ ਸਬ ਦੀ thinking ਅਲਗ ਹੈ ਦੇਖੋ ਜਿਵੇ ਜਿਵੇ teacher ਆਂਦਾ ਹੈ ਓ ਐ ਨੀ ਕਿ ਕਲਾ ਆਪਾ ਨੂ demo ਹੀ ਕਰਵਾ ਕੇ ਜਾਂਦਾ ਹੈ ਏਥੇ ਓ ਆਪ ਦੀ thinking ਆਪ ਦੇ ਕਮ ਕਰਨ ਦਾ ਤਰੀਕਾ

ਬਹੁਤ ਕੁਝ share ਨਾਲ ਨਾਲ ਬੱਚਿਆਂ ਨੂ ਜਿਵੇ ਗੱਲਾਂ ਗੱਲਾਂ ਵਿਚ ਬਹੁਤ ਕੁਝ share ਕਰ ਕੇ ਜਾਂਦੇ ਹੈ ਓ ਬੱਚਿਆਂ ਨੂ

ਤੇ ਬੜੇ ਖੁਸ਼ ਵੀ ਹੋਂਦੇ ਹੈ ਬੱਚੇ ਬਾਅਦ ਚ ਕਹਿੰਦੇ ਕਿ ਹਾਂ ਓ teacher ਨੇ ਸਾਨੂੰ ਐਵੇ ਦਸਿਆ ਓ ਵਾਲੇ ਜੇੜੇ guest lecture teacher ਆਏ ਸੀ ਓਨਾ ਨੇ ਸਾਨੂੰ ਐਵੇਂ ਦਸਿਆ ਸਬ ਦੀ madam thinking ਅਲੱਗ ਅਲੱਗ ਹੈ ਤੇ ਕਮ ਕਰਨ ਦਾ ਤਰੀਕਾ ਵੀ ਸਬ ਦਾ ਅਲੱਗ ਅਲੱਗ ਹੈ। ਤਰੀਕਾ ਵੀ ਅਲੱਗ ਅਲੱਗ ਹੈ ਐ ਤੇ ਹੈ ਹੀ ਹੈ ਬਿਲਕੁਲ ਸਹੀ ਗੱਲ ਹੈ ਏ ਵੀ ਇਸ ਚੀਜ਼ ਦਾ ਵੀ ਆਪਾ ਨੂ ਕਿੰਨਾ benefit ਹੁੰਦਾ ਹੈ ਕਿ ਆਪਾ ਹਰ month ਅਲੱਗ ਅਲੱਗ teacher ਬੁਲਾ ਰਾਈ ਹਾਂ

ਸਬ ਦਾ ਅਲੱਗ ਅਲੱਗ ਤਰੀਕਾ ਹੈ ਕਮ ਕਰਨ ਦਾ ਤਰੀਕਾ ਅਲੱਗ ਹੈ ਸਬ ਦੀ thinking ਅਲੱਗ ਹੈ ਕਿ ਬੱਚਿਆਂ ਨੂ motivate ਕਿਵੇਂ ਕਰਦੇ ਹੈ ਓ ਸਬ ਕੁਝ ਅਲੱਗ ਹੁੰਦਾ ਹੈ ਹਰ ਇਕ teacher ਦਾ।

ਹਾਂਜੀ ਆਪਾ ਨੂ ਕਿੰਨਾ ਫਾਇਦਾ ਹੈ ਇਸ ਚੀਜ਼ ਦਾ ਉਹ ਹਾਂ ਬਿਲਕੁਲ ਬਿਲਕੁਲ ਹੂ ਹੂ ਹੂ ਹੋਰ mam ok dear ਬਸ ਜੀ ਵਧੀਆ ਤੁਸੀ ਸੁਣਾਓ

ok mam ਫੇਰ thank you so much

ਹੋਲੀ ਦਾ ਤਿਉਹਾਰ ਸਾਡੇ ਦੇਸ ਵਿੱਚ ਮਨਾਏ ਜਾਂਦੇ ਪ੍ਰਮੁੱਖ ਤਿਉਹਾਰਾਂ ਵਿੱਚੋਂ ਇੱਕ ਹੈ ਇਹ ਤਿਉਹਾਰ ਹਰ ਸਾਲ ਫੱਗਣ ਮਾਘ ਦੇ ਮਹੀਨੇ ਦੀ ਪੂਰਨਮਾਸੀ ਨੂੰ ਮਨਾਇਆ ਜਾਂਦਾ ਹੈ ਇਹ ਪਰਵ ਬਹੁਤ ਖ਼ੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਰੰਗਾਂ ਦਾ ਤਿਉਹਾਰ ਕਿਹਾ ਜਾਣਾ ਵਾਲਾ ਇਹ ਪਰਵ ਪਾਰੰਪਰਕ ਰੂਪ ਤੋਂ ਦੋ ਦਿਨ ਮਨਾਇਆ ਜਾਂਦਾ ਹੈ ਪਹਿਲੇ ਦਿਨ ਰਾਤ ਨੂੰ ਹੋਲਿਕਾ ਜਲਾਈ ਜਾਂਦੀ ਹੈ। ਜਿਸਨੂੰ ਹੋਲਿਕਾ ਦਹਨ ਵੀ ਕਹਿੰਦੇ ਹਨ, ਦੂਜੇ ਦਿਨ ਲੋਕ ਰੰਗ, ਗੁਲਾਲ, ਪਾਣੀ ਦੇ ਗੁਬਾਰੇ ਇਤਆਦਿ ਨਾਲ ਹੋਲੀ ਦਾ ਇਹ ਤਿਉਹਾਰ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਉਂਦੇ ਆ, ਇਸ ਦਿਨ ਲੋਕ ਇੱਕ ਦੂਜੇ ਨੂੰ ਬੜੇ ਹੀ ਖ਼ੁਸ਼ੀ ਤੇ ਉਤਸ਼ਾਹ ਦੇ ਨਾਲ ਮਿਲਦੇ ਹਨ ਅਤੇ happy ਹੋਲੀ ਆਦਿ ਜਿਹੀਆਂ ਸ਼ੁਭਕਾਮਨਾਵਾਂ ਵੀ ਦਿੰਦੇ ਹਨ। ਹੋਲੀ ਦਾ ਇੱਕ ਪਰੰਪਰਾਗਤ ਆਰਮਜਿਆ ਪਿਛੋਕੜ ਹੈ ਇਸ ਤਿਉਹਾਰ ਨੂੰ ਬੁਰਾਈ ਉੱਪਰ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਵੀ ਮੰਨਿਿਆ ਗਿਆ ਹੈ, ਇਹ ਕਿਹਾ ਜਾਂਦਾ ਹੈ ਕਿ ਹਰਿਕਸ਼ਪ ਇੱਕ ਰਾਖਸਸ ਰਾਜਾ ਸੀ ਜੋ ਚਾਹੁੰਦਾ

ਆਪਣੀ ਗੋਦ ਵਿੱਚ ਬਿਠਾ ਕੇ ਅੱਗ ਵਿੱਚ ਬੈਠ ਜਾਵੇ, ਹੋਲਿਕਾ ਨੂੰ ਇਹ ਵਰਦਾਨ ਪ੍ਰਾਪਤ ਸੀ ਕਿ ਅੱਗ ਵਿੱਚ ਪ੍ਰਵੇਸ਼ ਕਰਨ ਤੇ ਅੱਗ ਹੋਲਿਕਾ ਨੂੰ ਛੂਹ ਵੀ ਨਹੀਂ ਸਕਦੀ ਪਰ ਹੋਇਆ ਇਸਦਾ ਬਿਲਕੁਲ ਉਲਟ।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

ਪਕੌੜੇ ਅਤੇ ਭੰਗ ਦੀ ਠੰਢਿਆਈ ਦਾ ਸੇਵਨ ਕਰਕੇ ਭਗਵਾਨ ਸਿਵ ਦੀ ਆਰਾਧਨਾ ਕਰਦੇ ਹਨ ਇਸ ਤਿਉਹਾਰ ਨੂੰ ਵੱਖ ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਉੱਤਰ ਪ੍ਰਦੇਸ਼ ਵਿੱਚ ਇਸਨੂੰ ਫਾਗ ਜਾਂ ਫਾਗੂ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 ਇਹ ਹਰ ਉਮਰ ਦੇ ਲੋਕਾਂ ਦਾ ਤਿਉਹਾਰ ਹੈ ਇਸ ਦਿਨ ਕਈ ਰੰਗਾਂ ਦੀਆਂ ਦੁਕਾਨਾਂ ਸਜੀਆਂ ਹੁੰਦੀਆਂ ਹਨ ਲੋਕ ਇਸ ਰੰਗ ਨੂੰ ਪਿਸਤੋਲਾਂ ਜਾਂ ਪਿਚਕਾਰੀਆਂ ਆਦਿ ਵਿੱਚ ਭਰ ਕੇ ਇੱਕ ਦੂਜੇ ਉੱਤੇੇ ਸੁੱਟਦੇ ਹਨ ਕੁੱਝ ਲੋਕ ਆਪਣੇ ਹੱਥਾਂ ਦੀਆਂ ਮੁੱਠਾਂ